ਕੁਝ ਪੌੜੀਆਂ ਨੇ ਤੇ ਨਾਲੇ ਇੱਥੇ ਕੁਝ ਦਰਵਾਜ਼ੇ ਲੱਗੇ ਨੇ ਆਸੇ ਪਾਸੇ ਕੁਝ ਬੋਡ --

ਆਸੇ ਪਾੱਸੇ ਕੁਛ ਬੈਂਚ ਰੱਖੀਆਂ ਨੇਂ ਤੇ ਨਾਲੇ ਏੱਥੇ ਇੱਕ ਕੰਚ ਦਾ ਸ਼ੀਸ਼ਾ ਲੱਗਿਆ ਹੈ।

ਇੱਕ ਦਰਵਾਜ਼ਾ ਏ ਤੇ ਨਾਲੇ ਇੱਥੇ ਕੁਝ ਸਮਾਨ ਰੱਖਿਆ ਹੋਇਆ ਏ।

ਤੇ ਨਾਲੇ ਦੁਕਾਨ ਦੇ ਵਿੱਚ ਕੁਝ ਬੰਦੇ ਨੇ--

ਸਾਹਮਣੇ ਇੱਕ ਬਹੁਤ ਵੱਡੀ ਬਿਲਡਿੰਗ ਹੈ ਤੇ ਨਾਲ--

ਸਾਹਮਣੇ ਇੱਕ ਕੱਪੜਿਆਂ ਦੀ ਦੁਕਾਨ ਏ ਤੇ ਨਾਲੇ ਦੁਕਾਨ ਦੇ ਵਿੱਚ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਏ।

ਨਾਲੇ ਬਿਲਡਿੰਗ ਦੇ ਓੱਤੇ ਇੱਕ ਬੋਰਡ ਲੱਗਿਆ ਹੋ--

ਨਾਲੇ ਬਿਲਡਿੰਗ ਦੇ ਵਾਹਰ ਕੁਝ ਲੋਕੀਂ ਖਲੌਤੇ ਨੇਂ ਆਸੇ ਪਾੱਸੇ ਕੁਝ ਗੱਡੀਆਂ ਲੱਗੀਆਂ ਨੇਂ।

ਸਾਹਮਣੇ ਕੁਝ ਕੁਰਸੀਆਂ ਨੇਂ ਤੇ ਨਾਲੇ ਕੁਰਸੀਆਂ ਦੇ ਓੱਤੇ ਕੁਝ ਲੋਕੀ ਬੈਠੇ ਹੋਏ ਨੇਂ।

ਨਾਲ਼ੇ ਦੁਕਾਨ ਦੇ ਵਿੱਚ ਬਹੁਤ ਸਾਰੀ ਮਠਾਈਆਂ ਰੱਖੀਆਂ ਨੇਂ।

ਤੇ ਨਾਲੇ ਬਿਲਡਿੰਗ ਦੇ ਉੱਤੇ ਬਹੁਤ ਸਾਰੇ ਕੱਚ--